ਹਾਂ ਆਉਂਦਾ ਹਮ ਹਮ ਮੁੰਡਾ ਠੀਕ ਓਹਦਾ

ਹਮ

ਅੱਛਾ ਅੱਛਾ ਹੋਰ ਫਿਰ ਭਾਜੀ ਜਾਂਦੇ ਭਾਜੀ ਜਾਂਦੇ ਆਵੀ?

ਅੱਛਾ ਅੱਛਾ ਹੋਰ

ਹਾਂ ਝੋਨਾ ਮੈਂ ਤੇ ਨੀ ਓ ਲਾਉਣਾ ਉਹ ਕਹਿਣ ਦਏ ਮੁੰਡੇ ਮੁੰਡਾ ਸੰਭਾਲੀ ਫਿਰੇ ਰੋਟੀਆਂ ਕਿੱਦਾਂ ਪਕਾਇਆ ਕਰੂੰਗੀ ਹਾਂ ਮੁਸ਼ਕਿਲ ਹੋ ਜਾਂਣੀ ਫਿਰ ਹਨੇਰਾ ਹੋ ਜਾਂਦਾ ਉਧਰੋਂ ਆਉਦਿਆਂ ਉਧਰੋਂ ਵੀ ਹਨੇਰਾ ਹੋ ਜਾਂਦਾ ਨਿਆਣਾ ਕੋਈ ਫੜੇ ਤੇ ਫਿਰ ਈ ਓ ਆ ਝੋਨੇ ਦੀ ਐਰਕਾ ਮੇਰੀ ਨਹੀਂ ਓ ਲਾਊਗਾ

ਵੇਖੋ ਤੁਹਾਡੇ ਨਾਲ ਰਲਦਾ ਕਿ ਚਾਹੇ ਮੁੰਡਿਆਂ ਨਾਲ ਰਲਦਾ ਈ ਓ ਚਲੋ ਕੋਈ ਨੀ ਝੋਨਾ ਈ ਲਾਓਣਾ

ਹਾਂ ਠੀਕ ਆ

ਹਮ ਹੋਰ ਤੁਹੀ ਸੁਣਾਓ

ਹੋਰ ਕੰਮ ਕਾਰ ਕੰਮ ਕਾਰ ਜਾਂਦੇ ਈ ਯਾਰ ਅੱਜ ਤਾ ਬੱਦਲ ਦੇ ਕਰਕੇ ਓਹ ਵੀ ਘਰ ਬੈਠੇ ਸਾਰੇ

ਹਾਂ ਹੁਣ ਤੇ ਸਵੇਰ ਦਹ ਇਕ ਇਕ ਬਾਅਦ ਚ ਜਾਣਗੇ ਬਾਅਦ ਚ ਜਾਣਗੇ ਹੁਣ ਅੜੀਏ ਕੀ ਕਰੀਏ ਮਰਿਆ ਨਾਲ ਮਰਿਆ ਨੀ ਜਾਂਦਾ ਹਾਂ ਸਾਰਾ ਕੁਛ ਕਰਨਾ ਆ ਹੁਣ ਉਦਣ ਦਾ ਘਰੇ ਆਣ ਈ ਦਏ ਸਾਰੇ ਖਾਣ ਈ ਦਏ ਖਾਣ ਈ ਦਏ ਬ ਸ ਉਹ ਈ ਚਲ ਗਿਆ ਨਾ ਤੇ ਰੋਟੀ ਸਾਰੇ ਖਾਣ ਈ ਦਏ ਨੇ ਹਾਂ ਉਹਦਾ ਛੁੱਟ ਗਿਆ ਸਾਰਾ ਕੁਛ

ਹਾਂ

ਚਲੋ ਠੀਕ ਠਾਕ ਈ ਚਾਹੀਦਾ ਭੈਣੇ ਹਾ ਨੌ ਨੌ ਬਰ ਨੌ ਹੈ ਕੋਈ ਬਿਮਾਰ ਨੀ ਕਿਤੇ ਕੁਛ ਨਹੀਂ

ਅੱਗੇ ਕਹਿਣ ਦਏ ਵੇਖਲਾ ਕੋਈ ਨਹੀ ਜਾ ਮਿੰਦਰ ਨੇ ਇਸ ਤਰ੍ਹਾਂ ਹੋ ਜਾਣਾ

ਤਾਇਆ ਆਇਆ ਨਾ ਜੰਮੂ ਵਾਲਾ

ਉਹ ਕਹਿੰਦਾ ਬਈ ਵੇਖਲਾ ਕਿਤੇ ਹਾਡੇ ਤੋਂ ਛੋਟਾ ਆ ਕੀਤੇ ਛੋਟਾ ਵਾ ਅਹ ਤੇ ਤਾਈ ਦੇ ਵੀ ਕਿਹੇ ਦੇ ਕਿਹੇ ਦੇ ਮੁੰਡੇ ਨੂੰ ਵੀ ਨਹੀ ਲੱਗਾ ਓਹਦਾ ਵੀ ਮਿੰਟ ਵੀ ਨਹੀਂ ਲੱਗਾ ਵੇਖਲਾ ਕਿਤੇ ਝੱਟ ਪੱਟ ਹੀ ਉਵੀ ਠਾਕਾ ਲਾ ਕੇ ਇਥੋਂ ਗਈ ਤੇ ਚੱਲ ਜੀ ਮੈਂ ਹਫਤਾ ਵੀ ਨੀ ਕੱਢਿਆ ਆਹੋ ਉਹ ਵੀ ਠਾਕਾ ਲਾ ਕੇ ਕੱਢਦਾ ਜਿੱਦਣ ਗਈ ਓਦਣ ਅਹੀ ਤੇ ਉਥੇ ਡੋਡੀਆਂ ਵੇਚਣ ਦੇ ਤੇ ਬੜੇ ਸੋਹਣੇ ਕਿਤੇ ਐ ਵਾਲ ਮੇਹਦੀ ਲਾਈ ਤੇ ਬੜਾ ਸੋਹਣਾ ਬੈਠੇ ਨਾਲ ਈ ਆਪਾ ਤੇ ਜੰਮੂ ਵਾਲਾ ਵੀ ਚਾਚਾ ਨਾਲ ਤੇ ਨਾਲ ਵੀ ਉਵੀ ਦੋਵੇ ਜੀਅ ਬੈਠੇ ਹਮ ਅੱਛਾ

ਹਾਂ ਪਤਾ ਨਹੀ ਅੜੀਏ ਕਿਹੜੀ ਇਨ੍ਹਾਂ ਨੂੰ ਹੋਣੀ ਲਈ ਜਾਂਦੀ ਆ

ਤੇ ਇਹਨੂੰ ਤੇ ਕਿਤੇ ਮੌਕਾ ਨੀ ਮਿਲਿਆ ਚਾਚੀ ਨੂੰ ਤੇ ਚਾਚੇ ਨੂੰ ਤੇ ਕਿਤੇ ਦਵਾਈ ਲੈਣ ਜਾਣ ਦਾ ਕੋਈ ਕੁਖ ਨੀ

ਪਤਾ ਨਹੀਂ ਇਹਨੂੰ ਕਿਹੜੀ ਹੋਣੀ ਨੇ ਕੰਮ ਕਰਾਤਾ ਵਾ ਇੱਦਾਂ ਦਾ

ਬੜੇ ਸਾਰੇ ਉਹਨੂੰ ਦਏ ਕਹਿਣ ਬਈ ਦਸ ਇਡੀ ਕਿਹੜੀ ਇਹ ਦਿਲ ਨੂੰ ਲੱਗ ਗਈ ਜਿਹੜੀ ਇੱਦਾਂ ਈ ਝੱਟ ਪੱਟ ਜਿਹੜੀ ਦਿਲ ਨੂੰ ਲੱਗ ਗਈ ਜਿਹੜੇ ਇੰਨੇ ਆ ਕੰਮ ਕਰ ਲਿਆ ਵਾ ਨਾ ਕਰਦਾ ਜੇ ਚਲ ਹੈ ਵੀ ਹੀ ਤੇ share ਕਰਦਾ ਕਿਹੇ ਦੇ ਨਾਲ ਭੈਣ ਭਰਾਵਾਂ ਦੇ ਨਾਲ ਆਹੋ ਉਹ ਤੇ ਕਰਨੀ ਚਾਹੀਦੀ ਆ share ਕਰਦਾ ਕੋਈ ਵੰਡ ਚੁੰਡ ਕੇ ਆਪਣੇ ਇਹਦਾ ਦੁੱਖ ਹੋਲਾ ਕਰਦਾ ਲੋਕੀ ਜੇ ਚਲੋ ਜੇ ਬੰਦੇ ਨੂੰ ਝੋਰਾ ਲੱਗਾ ਵੀ ਹੋਵੇ ਤੇ share ਕਰ ਲਈਦੀ ਕਿਹੇ ਨਾਲ ਬਈ ਲੈ ਬਈ ਮੈਨੂੰ ਇਹ ਗੱਲ ਦਾ ਝੋਰਾ ਈ ਓ ਨਾ ਤੇਰੇ ਸਾਹਮਣੇ ਝੋਰਾ ਉਹਨੂੰ ਕਾਹਦਾ ਲੱਗਣਾ ਇੰਨਾ ਸੋਹਣਾ ਆਪਣਾ ਕੰਮ ਕਾਰ ਹੀਗਾ ਬੜਾ ਸੋਹਣਾ ਸਾਰਾ ਹੀਗਾ ਕੋਈ ਗੱਲ ਹੀ ਨੀ ਇਦਾ ਦੀ

ਜਦੋਂ ਰੱਬ ਨੇ ਸਮਾਂ ਲੈਣ ਤਾ ਓਦੋਂ ਮਹਾਰਾਜੇ ਜਿਹੜੇ ਓਹ ਨੀ ਰਹੇ

ਹੈ ਭਰਜਾਈ ਦੀਆ ਕੁੜੀਆਂ ਨੂੰ ਵੀ ਬਥੇਰਾ ਦਈ ਦੀ ਤਸੱਲੀ ਬਈ ਚਲ ਹੁਣ ਤੁਹੀ ਹੌਸਲਾ ਰੱਖਿਆ ਕਰੋ ਆਪਣੀ ਮਾਂ ਨੂੰ

ਅਹੀ ਓਦਣ ਕਿ ਓਦਣ ਦੇ ਓਧਰ ਈ ਉਧਰੇ ਈ ਓ ਕੀ ਕਰਨਾ ਫਿਰ ਅੜੀਏ ਹੋ ਗਿਆ ਵਗਾ

ਬੰਦਾ ਵੇਖਿਆ ਵੀ ਨਾ ਜਾਂਦਾ ਆਹ ਛੋਟੀ ਕੁੜੀ ਬਹੁਤਾ ਕਰਦੀ ਹੀ ਇਹਨੂੰ ਹੁਣ ਥੋੜਾ ਸਮਝਾਉਂਦੇ ਹੁਣ ਥੋੜਾ ਹੋਈ ਠੀਕ ਇਸ ਤਰ੍ਹਾਂ ਹੈ ਵੀ ਬੇੜਾ ਭੈਣੇ ਉਦਣ ਕਰਦੀ ਕਹਿੰਦੀ ਨਾ ਮੇਰਾ ਡੈਡੀ ਤੇ ਠੀਕ ਆ ਮੇਰਾ ਡੈਡੀ ਠੀਕ ਆ ਮੇਰੀ ਡੈਡੀ ਠੀਕ ਠਾਕ ਤੁਹੀ ਕਿਉ ਰੋਂਦਿਆਂ ਉਹ ਇਕ ਦਮ ਹੀ ਜਿਸ ਤਰ੍ਹਾਂ ਬੰਦਾ shock ਜਾ ਹੀ ਹੋ ਜਾਂਦਾ ਆਹੋ ਆਹੋ ਆਹੋ ਯਕਦਮ ਹੀ ਨਿਕਲਿਆ ਨਾ ਹਉਕਾ ਮੂੰਹ ਵਿਚੋਂ ਹਾਂ ਬਾਈ ਹੁਣ ਜੇ ਵੇਖੋ ਘਰੋ ਬੰਦਾ ਚੰਗਾ ਭਲਾ ਹੋਵੇ ਤੇ ਜਾਣਕੇ ਕੰਮ ਹੋਏ ਤੇ ਬੰਦੇ ਨੂੰ ਤਾ ਹੋਣਾ ਈ ਸ਼ੋਕ ਆਹੋ ਇਹ ਤੇ ਇਕ ਚਕ ਦਮ ਹੋਕਾ ਨਿਕਲ ਗਿਆ

ਹੋਰ ਕੀ ਕਰਨਾ ਹੈ ਉਹ ਤੇ ਅੱਗੇ ਕਹਿੰਦੇ ਕਹਿੰਦੇ ਦੋ ਨਿਆਣੇ ਚੱਲ ਵਿਆਹ ਜਾਂਦਾ ਵੱਡੇ ਆਹੋ ਚੱਲ ਨਿਕੀ ਰਹਿ ਵੀ ਜਾਂਦੀ ਤੇ ਕੋਈ

ਵਿਆਹੇ ਇਹ ਵੀ ਜਾਣੇ ਨੇ ਇਹ ਕਿਹੜੇ ਰਹਿ ਜਾਣੇ ਆ ਪਰ ਇਹ ਆ ਨਹੀਂ ਨਹੀ ਵਿਆਹੇ ਜਾਣੇ ਨੇ ਵਿਆਹੇ ਤੇ ਜਾਣੇ ਨੇ ਪਰ ਉਹ ਗਲ ਨੀ ਬਣਨੀ ਥੋੜ ਨੀ ਨਾ ਪੂਰੀ ਹੋਣੀ

ਭਾਵੇ ਜਿੰਨੇ ਮਰਜੀ ਤਾਏ ਚਾਚੇ ਹੋਣ ਪਰ ਉਹ ਥੋੜ ਤੇ ਥੋੜ ਈ ਆ ਨਾ

ਹਜੇ ਤੁਹਾਨੂੰ ਪਤਾ ਈ ਆ ਬਈ ਕਦੀ ਕਿਹੇ ਨੇ ਇਥੇ ਹਾਡੇ ਟੱਬਰ ਵਿਚ ਪਿੱਛਾ ਨੀ ਦਿੱਤਾ ਕਦੀ ਕਿਹੇ ਨੇ ਇਕ ਦੂਜੇ ਨੂੰ ਹਾਂ ਨਹੀਂ ਨਹੀਂ ਆਹੋ ਹੋਰ

ਵੇਖਣਾ ਹੀ time ਭਲਾ time ਹਜੇ ਕਾਫੀ ਆ ਹੈਗਾ ਅਜੇ ਅੱਛਾ ਚਲੋ ਵਧੀਆ ਵਧੀਆ ਕੀ ਕਹਿਣ ਦਈ ਮੈਂ ਰੋਟੀ ਬਣਾਉਣੀ ਆ ਮੈਂ ਹਜੇ time ਹੇਗਾ ਵਾ ਕੋਈ ਨੀ ਠਹਿਰ ਕੇ ਤੇ ਬਣਾ ਲਈ ਮੈਂ ਵੀ ਕੁੜੀਆਂ ਨੂੰ ਕਹਿਣ ਦਈ ਮੈਂ ਸਬਜੀ ਥੋੜੀ ਓ ਵੇਖਲਾ ਤੇ ਇਕ ਦਾ ਤੇ phone ਡਿਗ ਕੇ ਟੁੱਟ ਗਿਆ ਤੇ ਉਹ ਦਈ ਕਹਿੰਦੀ ਮੇਰਾ phone ਟੁੱਟ ਗਿਆ

ਬਾਰੀ ਤੇ ਰੱਖਿਆ ਹੀ ਉਹ ਡਿਗ ਗਿਆ

ਤੋਂ ਬਣੇ ਵੀ ਨਾ ਹੁਣ ਆਹੋ ਓਹਦਾ ਹੁਣ ਕੀ ਵੇਖ ਲਿਓ ਵਖਾ ਕੇ ਭਲਾ ਸਾਰਾ ਈ ਟੁੱਟ ਗਿਆ

ਲੈ ਲਾ ਚੱਲ ਵਖਾ ਲਿਓ ਭਲਾ ਕਿੰਨੇ ਕਿ ਪੈਹੇ ਲੱਗਦੇ ਆ

ਤਿੰਨ ਸਾਢੇ ਤਿੰਨ ਹਜਾਰ screen ਤੇ ਲੱਗਦਾ ਈ

ਆਹ ਤੇ ਇੰਨਾ ਬੰਦਾ second hand ਹੀ ਲੈ ਲੇ

ਹਾਂ ਹੋਰ

ਹਮ ਹੋਰ ਫਿਰ ਕੀ ਬਣਾਓਣ ਲੱਗੇ ਅੱਜ ਅੱਜ ਆਲੂ ਬਤਾਊ ਦਈ ਵਹੁਟੀ ਛਿੱਲਣ ਉਨ੍ਹਾਂ ਨੂੰ ਲੱਗੀ ਬਣਾਉਣ ਆਹ ਤੇ ਮੈਂ ਵੀ ਕਹਿਣ ਦਈ ਕੁੜੀਆਂ ਨੂੰ ਕੁਖ ਕਰ ਲਿਓ ਕੁਛ ਤੈ ਹਾਡਾ ਸਿਲੰਡਰ ਵੀ ਮੁਕ ਗਿਆ ਸਵੇਰ ਦਾ

ਬੱਦਲ ਵੀ ਬੜਾ ਚੜਿਆ ਤੇ ਉਧੋਰ ਤੈਨੂੰ ਪਤਾ ਮੇਰੀ ਕੁੜੀ ਠੀਕ ਨੀ ਵੱਡੀ ਉਥੇ ਜਿੱਦਣ ਚਾਚਾ ਮਿੰਦਰ ਉਸ ਤਰ੍ਹਾਂ ਹੋਇਆ ਉਦਣ ਦੀ ਪਈ ਵਿਚਾਰੀ

ਆ ਕੋਹ ਗਮ ਕੀਤਾ ਕੋਹ ਅੱਗੇ ਜਿਹੜੀ ਪਹਿਲੋ ਵੀ ਢਿਲੀ ਮਠੀ ਰਹਿੰਦੀ ਆ ਨਹੀ ਨਹੀ ਗਮ ਵੀ ਬੜਾ ਵਾ ਕਿ ਗਮ ਕਿ ਅੜੀਏ ਹੈ ਈ ਬੜਾ ਵਾ ਹਾਡੇ ਵਰਗਿਆਂ ਨੂੰ ਗਮ ਇੰਨਾ ਵਾ ਅਗਾਂਹ ਚਾਚੇ ਨੇ ਕਦੀ ਕਿਹੇ ਨਾਲ ਮਾੜੀ ਨੀ ਕੀਤੀ ਕਦੀ ਕਿਹੇ ਨਾਲ ਚੰਗੀ ਨੀ

ਹਾਂਜੀ ਤੇ ਦਵਾਈਆਂ ਬਾਹਰ ਦੀਆਂ ਲਿਖ ਦਿੰਦੇ ਆ ਦਵਾਈਆਂ ਬਾਹਰ ਦੀਆਂ ਈ ਲਿਖ ਦਿੰਦੇ ਨੇ

ਆਹੋ ਤੇ ਮੈਂ ਲੈ ਕੱਲੀ ਸ਼ੀਸ਼ੀ ਥੁਣੋ ਦਸ ਕੀ ਥੁੜਿਆ ਈ ਪਾਣੀ ਹੁੰਦਾ ਨਿਰਾ

ਚਾਈ ਫਿਰ ਆਇਆ ਹੀ ਤੇ ਉਹ ਫਿਰ ਤਾ ਕਰਕੇ ਅਹੀ ਕਿਹਾ ਚਲ ਲਵਾ ਲੈਣੇ ਆ

ਹਾਂ ਠੀਕ ਆ

ਤੁਹੀ ਤੇ ਮੈਂ ਤੁਹਾਡੇ ਵੀ ਹੈਨੀ ਨਾ

ਨਹੀਂ ਹੈਨੀ ਬੱਕਰੀਆਂ ਚਲ

ਚਲ ਚੰਗਾ ਫਿਰ

hello

ਸਤਿ ਸ੍ਰੀ ਅਕਾਲ ਭੈਣੇ

ਤੁਸੀਂ ਦਸੋ ਆਪਣੀ ਹੋਰ ਵਧੀਆ ਭੈਣੇ

ਕੁਛ ਨੀ ਬਸ ਪੜ੍ਹ ਕੇ ਹਟੇ ਸੀ ਅੱਛਾ ਭੈਣੇ ਤੁਸੀਂ ਵੀ ਪੜ੍ਹਦੇ ਹੋ

ਸਿਆਣੇ ਹੋ ਫਿਰ ਤੁਹੀ

ਅਸਾਂ college ਚ ਮਸਾ ਪੜ੍ਹਦੇ ਆ ਹੁਣ ਕਿਥੇ ਪੜ੍ਹ ਲਾ ਗੇ

ਹੋਰ ਹੋਰ ਓਥੇ ਵੀ ਵੇਹੇ ਜੀ ਲਗ ਜਾਂਦਾ ਅੱਛਾ

ਕਈ ਕਈ ਮੈਡਮਾਂ bore ਜਾ ਕਰ ਦਿੰਦੀਏ ਨੇ ਹੋਰ ਜਿਵੇ ਹਾਂਡੀ ਸ਼ੋ sociology ਵਾਲੀ madam ਆ ਉਹ bore ਕਰ ਦਿੰਦੀ ਆ

ਹਮ

ਮੇਲੇ ਬਾਰੇ ਦਸ ਰਹੇ ਸੀ ਤੁਸੀਂ ਹਾਂ ਮੈਂ ਮੇਲੇ ਦਾ ਕਈ ਵਾਰੀ ਕੇ

ਤੇ ਕਈ ਵਾਰੀ ਮੋਟਰ ਸਾਈਕਲਾ ਤੇ ਆ ਜਾਣੇ ਆ ਅੱਛਾ ਛੋਟੇ ਹੁੰਦੇ ਤਾ ਜਿਆਦਾਤਰ ਅਸੀਂ ਤੁਰ ਕੇ ਗਏ ਆ

ਸਾਈਕਲਾ ਤੇ ਕਿਸੇ ਨਾਲ ਚੜ੍ਹ ਕੇ